ਇੱਥੇ ਇੱਕ ਗਰਾਊਂਡ ਜਿਹੀ ਲੱਗ ਰਹੀ ਜਿੱਥੇ ਕੁੱਛ ਲੋਕੀ ਬੈਠੇ ਹੋਏ ਨੇਂ ਕੁੱਛ ਲੋਕੀ ਖੜੇ ਹੋਇਆ ਬੂਟੇ ਵਗੈਰਾ ਵੀ ਲੱਗੇ ਹੋਇਆ ਕਾਫੀ ਬਿਲਡਿੰਗਾਂ ਵਗੈਰਾ ਵੀ ਲ ਲੱਭ ਰਹੀਆਂ ਮੈਨੂੰ।

ਇਹ ਮੈਨੂੰ ਕੋਈ ਘਰ ਜਿਹਾ ਲੱਗ ਰਿਹਾ ਹੈਗਾ ਜਿਹਦੇ ਘਰ ਦੇ ਬਾਹਰ ਦੋ ਬੂਟੇ ਲੱਗੇ ਹੋਏ ਨੇ।

ਉਹ ਦੋ ਬਾਈਕਸ ਲੱਗੀ ਹੋਈ ਨੇ ਬਾਈਕ ਦੇ ਨਾਲ ਇੱਕ ਹੈਲਮੇਟ ਵੀ ਲੱਗਿਆ ਹੋਇਆ ਹੈ ਔਰ ਦੂਸਰੀ ਸਾਈਡ ਇੱਕ ਹੋਰ ਬਾਈਕ ਲੱਗੀ ਹੈ ਸਾਈਡ ਚ ਇਹਦੇ।

ਔਰ ਗੁਲਦਸਤੇ ਵਗੈਰਾ ਵੀ ਲੱਗੇ ਹੋਏ ਐ ਫਰਿਜ ਵਿੱਚ ਇੱਕ ਕੋਲਡ ਡਰਿੰਕ ਤੇ ਬੋਤਲਾਂ ਲੱਗੀਆਂ ਹੋਈਆਂ ਨੇ ਔਰ ਮੈਨੂੰ--

ਜੀ ਇਹ ਮੈਨੂੰ ਇੱਕ ਘਰ ਲੱਗ ਰਿਹਾ ਜਿੱਥੇ ਏ_ਸੀ ਵਗੈਰਾ ਲੱਗੇ ਹੋਏ ਆ ਹਰੇ ਰੰਗ ਤੇ ਕਾਫੀ ਜਿਆਦਾ ਬੂਟੇ ਲੱਗੇ ਹੋਏ ਆ।

ਔਰ ਇਕ ਏ_ਸੀ ਲੱਗਿਆ ਹੋਇਆ ਫਰਾਟਾ ਪੱਖਾ ਵੀ ਲੱਗ ਗਿਆ ਹੋਇਆ ਤੇ ਕੁਝ ਪੋਸਟਰ ਲੱਗੇ ਹੋਏ ਗੱਡੀਆਂ ਦੇ ਬਾਈਕ ਵਗੈਰਾ ਤੇ ਪੋਸਟਰ ਵੀ ਲੱਗੇ ਹੋਏ ਆ ਇਥੇ।

ਔਰ ਦੁਕਾਨ ਦੇ ਪੋਸਟਰ ਵਗੈਰਾ ਲੱਗੇ ਹੋਏ ਜਿੱਥੇ ਲਿੱਖਿਆ ਹੋਇਆ ਹੈ ਪ੍ਰਿੰਟਆਊਟ ਤਿੰਨ ਰੁਪਏ।

ਇਹ ਮੈਨੂੰ ਇੱਕ ਕੱਪੜਿਆਂ ਦਾ ਸ਼ੋਰੂਮ ਲੱਗ ਰਿਹਾ ਇੱਥੇ ਬਹੁਤ ਸਾਰੇ ਕੱਪੜੇ ਲੱਗੇ ਹੋਏ ਨੇ ਔਰ ਕੁਰਸੀਆਂ ਵਗੈਰਾ ਵੀ ਲੱਗੇ ਹੋਏ ਟੇਬਲ ਵੀ ਲੱਗੇ ਹੋਏ ਹੈ ਫੈਨ ਲੱਗੇ ਹੋਏ ਐ।

ਔਰ ਇੱਥੇ ਪੋਸਟਰ ਵਗੈਰਾ ਲੱਗੇ ਦੇ ਨੇ ਜਿੱਥੇ ਲਿਖਿਆ ਹੋਇਆ ਆਪਣਾ ਢਾਬਾ ਉਹ ਲਿਖਿਆ ਹੈਗਾ ਟੀ ਕਾਫੀ ਕੋਲਡ ਕਾਫੀ ਕੋਲਡ ਡਰਿੰਕ ਲੱਸੀ ਵਗੈਰਾ ਲਿਖਿਆ ਹੋਇਐ।

ਕੁੱਛ ਕੱਪੜੇ ਤਿਆਰ ਕਰਕੇ ਰੱਖੇ ਹੋਏ ਨੇਂ ਕੁੱਛ ਸਟੈਂਡ ਤੇ ਲੱਗੇ ਹੋਏ ਨੇਂ ਸ਼ੀਸ਼ੇ ਤੇ ਟੇਬਲ ਵਗੈਰਾ ਵੀ ਲੱਗੇ ਹੋਏ ਨੇਂ ਲਾਈਟ ਵਗੈਰਾ ਵੀ ਲੱਗਿਆਂ ਹੋਈਆਂ ਔਰ ਕੁਝ ਲੋਕ ਖੜੇ ਹੋਏ ਨੇਂ ਜੋ ਕੱਪੜੇ ਵਗੈਰਾ ਦੇਖ ਰਹੇ ਨੇਂ।

ਇਹ ਇੱਕ ਦੁਕਾਨ ਐ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਜਿਸ ਉੱਤੇ ਸੈਂਪੂ ਵਗੈਰਾ ਪਏ ਹੋਏ ਨੇਂ ਬਿਸਕੁਟ ਪਏ ਹੋਏ ਨੇਂ ਤੇਲ ਪਿਆ ਹੋਇਐ।

ਕਲਰਕ ਐਸ_ਐਸ_ਸੀ ਆਰ_ਆਰ_ਪੀ ਐਸ_ਪੀ_ਆਈ ਸਟੇਟ ਗੌਰਮੈਂਟ ਜੋਬ ਇੱਕ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਨਾਇਨ ਜ਼ੀਰੋ ਫ਼ੋਰ ਵਨ ਏਟ --

ਆਹ ਇੱਕ ਸ਼ੋਪ ਹੈਗਾ ਜਿੱਥੇ ਲਿਖਿਆ ਹੋਇਆ ਕੁਮਾਰ ਫੁੱਟ ਵੇਅਰ ਔਰ ਕੁਮਾਰ ਫੁੱਟ ਵੇਅਰ ਦਾ ਮੋਬਾਈਲ ਨੰਬਰ ਹੈਗਾ ਨਾਇਨ ਫ਼ੋਰ ਵਨ ਸੇਵਨ ਥ੍ਰੀ ।

ਟੂ ਥਰੀ ਸੈਵਨ ਸੈਵਨ ਵਨ ਉਹ ਸ਼ੋਪ ਦੇ ਵਿਚ ਬਹੁਤ ਸਾਰੇ ਬੋਡ ਵਗੈਰਾ ਲੱਗੇ ਹੋਏ ਨੇ।

ਆ ਇੱਕ ਸ਼ੋਪ ਹੈਗੀ ਹੈ ਇੱਕ ਬੈਂਚ ਲੱਗਿਆ ਬੈਂਚ ਚ ਛੋਟੇ-ਛੋਟੇ ਡੱਬੇ ਪਏ ਹੋਏ ਨੇ ਡੱਬੇ ਵਿੱਚ ਟੋਫੀਆਂ ਪਈਆਂ ਹੋਈਆਂ ਨੇ ਹਰ ਤਰ੍ਹਾਂ ਦੀ ।

ਪਿਆਜ ਵੀ ਪਏ ਹੋਏ ਨੇ ਟਮਾਟਰ ਵੀ ਲੱਭ ਰਹੇ ਹੈਂ ਪਏ ਹੋਏ ਕੇਲੇ ਵਗੈਰਾ ਵੀ ਲੱਗੇ ਹੋਏ ਨੇ।

ਇਹ ਇਕ ਵੈਸ਼ਨੋ ਢਾਬਾ ਲਿਖਿਆ ਹੋਇਐ ਇੱਥੇ ਇੱਕ ਵਾਈਟ ਕਲਰ ਦੀ ਗੱਡੀਆਂ ਲੱਗੀਆਂ ਹੋਈਆਂ ਨੇ ਬਾਹਰ ਬੱਚਿਆਂ ਦੇ ਝੂਟੇ ਵਗੈਰਾ ਵੀ ਲੱਗੇ ਹੋਏ ਨੇ

ਇਹ ਇੱਕ ਸ਼ੋਪ ਹੈਗੀ ਹੈ ਸੋਪ ਦੇ ਉੱਤੇ ਲੱਕੜ ਦਾ ਟੇਬਲ ਪਿਆ ਹੋਇਆ ਹੈ ਟੇਬਲ ਦੇ ਉੱਤੇ ਪਾਣੀ ਦੀ ਬੋਤਲਾਂ ਪਈਆਂ ਹੋਈਆਂ ਨੇ ਬਹੁਤ ਸਾਰੀਆਂ ਅਖਬਾਰ ਵਗੈਰਾ ਵੀ ਪਈ ਹੈਗੀ ਆ ਬਲੈਕ ਰੰਗ ਦੀ ਕੁਰਸੀ ਪਈ ਹੈਗੀ ਅੰਦਰ।

ਇਹ ਇੱਕ ਮੈਟ ਦੀ ਸ਼ੌਪ ਐ ਇੱਥੇ ਬਹੁਤ ਸਾਰੇ ਮੈਟ ਵਗੈਰਾ ਪਏ ਹੋਏ ਐ ਕੁਰਸੀਆਂ ਵੀ ਲੱਗੀਆਂ ਹੋਈਆਂ ਨੇ ਔਰ ਟੇਬਲ ਵੀ ਲੱਗੇ ਹੋਏ ਐ ਪੱਖੇ ਭੀ ਲੱਗੇ ਐ ਟਿਊਬਸ ਵੀ ਲੱਗਿਆਂ ਹੋਈਐਂ।

ਆ ਇਕ ਸ਼ੋਪ ਹੈਗੀ ਜਿੱਥੇ ਲਿਖਿਆ ਹੋਇਐ ਨਵੀਨ ਗੋਰਮੈਂਟਸ ਹੋਲਸੇਲ ਡੀਲਸ ਇਨ ਜੈਂਟਸ ਐਂਡ ਲੇਡੀਜ ।

ਬਾਹਰ ਆਟੋ ਤੇ ਖੜਾ ਕਿਥੇ ਗੰਜਾ ਜਿਹਾ ਭਾਈ ਸਾਹਮਣੇ ਬੈਠਾ ਹੋਇਆ ਰੋਡ ਹ ਸਾਹਮਣੇ ਘਰ ਵਗੈਰਾ ਹੈਗਾ ਤਾਰਾਂ ਵਗੈਰਾ ਬੂਟਾ ਵਗੈਰਾ ਹੈਗਾ ਆ।